ਸਮਾਨ ਚੱਕਣ ਵਾਲੀ ਗੱਡੀ ਦਿਖ ਰਹੀ ਹੈ।

ਉਸਦੇ ਅੱਗੇ ਇੱਕ ਹੋਰ ਗੱਡੀ ਖੜੀ ਹੈ।

ਤੇ ਸਟੇਜ ਉਪਰ ਵਿਆਹ ਵਾਲੀ ਕੁੜੀ ਸੋਫੇ ਤੇ ਬੈਠੀ ਹੈ।

ਉਸ ਦੇ ਅੰਦਰ ਛੋਟੀਆਂ ਛੋਟੀਆਂ ਟੋਕਰੀਆਂ ਦੇ ਵਿੱਚ ਕੁਝ ਸਮਾਨ ਪਿਆ ਹੈ ਪਰਸ ਹੈ।

ਤਸਵੀਰ ਵਿੱਚ ਇੱਕ ਮੰਦਿਰ ਦਿਖਾਈ ਦੇ ਰੇਹਾ ਹੈ।

ਤਸਵੀਰ ਵਿੱਚ ਦੋ ਤਿੰਨ ਵੱਡੀਆਂ ਸਾਰੀਆਂ ਇੱਟਾਂ ਦੀਆਂ ਇਮਾਰਤਾਂ ਦਿਖ ਰਹੀਆਂ ਹਨ।

ਜਿਸ ਦੇ ਅੱਗੇ ਬਹੁਤ ਸਾਰੇ ਮੁੰਡੇ ਖੜੇ ਹਨ।

ਤੇ ਪਿੱਛੇ ਕੁਛ ਬੂਟੇ ਪੇ ਹੋਏ ਦਿਖ ਰਹੇ ਹਨ।

ਉਸ ਉੱਪਰ ਮਾਇੰਡ ਕੈਸਟਰਲ ਐਜੂਕੇਸ਼ਨ ਐਜ਼ ਇਮੀਗਰੇਸ਼ਨ ਸਰਵਿਸ --

ਦੀਵਾਰ ਦੇ ਦੋਨੋਂ ਪਾਸੇ ਵੱਡੇ ਪੋਸਟਰ ਲੱਗੇ ਹਨ।

ਜਿਹਨਾਂ ਦੇ ਬਾਹਰ ਕੁਛ ਗਮਲੇ ਪਏ ਹੋਏ ਹਨ।

ਕੁੱਛ ਕੰਮ ਕਰਦੇ ਦਿਖਾਈ ਦੇ ਰਹੇ ਹਨ।

ਬੱਤੀਆਂ ਵਾਲੇ ਝੂੰਮਰ ਲੱਗੇ ਹੋਏ ਹਨ।

ਤੇ ਉਸਦੇ ਕੋਲ ਦੋ ਮੋਟਰਸਾਈਕਲ ਵੀ ਹਨ।

ਜਿਸਦੇ ਬਾਹਰ ਮੋਟਰਸਾਈਕਲ ਦੇ ਕੋਲ ਇੱਕ ਆਦਮੀ ਖੜਾ ਦਿਖਾਈ ਦੇ ਰਹਾ ਹੈ।